ਖਾਤਿਰਦਾਰ ਕਰਦੇ ਹਨ ਸਾਡੀ ਗੱਲ ਦਾ ਵਧੀਆਂ ਜਾਦਾ ਜੀਵਨ ਵਿੱਚ ਆਪਣੀ ਗੱਲਾ ਉਦਾਹਰਣਾ ਵਰਤੀਆਂ ਜਾਂਦੀਆਂ ਹਨ ਉਦਾਹਰਣਾ ਕਿਤੇ ਵੀ ਨਹੀਂ ਹੁੰਦੀਆਂ ਜਿਹਨਾਂ ਦੇ ਮਲਿਕ ਤੁਹਾਡੀ ਆਪਣੀ ਗੱਲਬਾਤ ਵਿੱਚ ਕਹਾਉਦਾ ਤੇ ਆਪਣੇ ਗੁਣਾ ਤੇ ਇਹਨਾ ਕਹਾਣੀਆਂ ਅਤੇ ਅਰਥ ਨਹੀਂ ਇਹਨਾਂ ਦੇ ਸੁਭਾਵਿਕ ਸਮਝਣ ਦੀ ਲੋੜ ਹੈ ਜਿੰਗਦੀ ਨੂੰ ਬਦਲਣ ਵਾਸਤੇ ਮਨੁੱਖ ਇੱਕ ਸ਼ਕਤੀ ਸ਼ਾਲੀ ਜਾ ਉਦਹਰਣ ਹੀ ਕਾਫੀ ਹੁੰਦਾ ਹੈ ਹਰੇਕ ਅਰਜਨ ਨੂੰ ਇੱਕ ਹੀ ਸੰਗ੍ਰੇਹ ਵਿੱਚ ਦਰਜ ਘਟਨਾਵਾਂ ਜਿੰਦਗੀ ਵੱਲ ਘੁਲਦੀਆਂ ਖਿੜਕੀਆਂ ਹਨ ਖਿੜਕੀ ਦਿਨ ਵੇਲੇ ਅੰਦਰੋ ਬਾਹਰ ਵੇਖਣ ਲਈ ਅਤੇ ਰਾਤ ਵੇਲੇ ਬਾਹਰ ਅੰਦਰ ਝਾਕਣ ਲਈ ਹੁੰਦਾ ਵਾ ਇਸ ਇਵੇ ਇਸ ਸੰਗ੍ਰੇਹ ਵਿੱਚ ਆਈਆ ਖਿੜਖੀਆਂ ਤੋ ਬਾਹਰਲੇ ਅਤੇ ਅੰਤਲੇ ਸਰੀਰਕ ਰੁਹਾਨੀ ਪੱਛਮੀ ਅਤੇ ਪੂਰਵੀ ਜੀਵਨ ਦੇ ਸੁਨਹਿਰੇ ਅੱਖਰ ਸੀ

ਖਿੜਕੀਆਂ ਵਾਲੀ ਇੱਕ ਵਿਸ਼ਾਲ ਹਵੇਲੀ ਵਾਲੀ ਹੈ ਇਹ ਦਾ ਹਰੇਕ ਪੰਨਾ ਵਿਸ਼ੇਸ਼ ਦੁਆਰ ਹੈ ਇਸ ਸੰਗ੍ਰੈਹ ਵਿੱਚਾਲੀਆਂ ਕਰਨਾ ਮੈ ਤੁਹਾਡਾ ਸਾਧਾਰਨ ਲੋਕਾਂ ਲੇਖਕ ਹਾਂ ਤੇ ਤੁਸੀ ਮੇਰੀ ਵਿਸ਼ਵਾਸ਼ ਪਾਠਕ ਹੋ ਜਾਂਦੇ ਹਨ ਤੇ ਵਿਸ਼ਵਾਸ਼ ਵਿਅਕਤੀ ਨਾਲ ਮੇਲ ਹੁੰਦਾ ਹੇ ਜੇ ਮੈ ਘਟਨਾਵਾਂ ਸਾਡੇ ਪਤਾ ਲੱਗਦਾ ਹੈ ਤਾਂ ਪ੍ਰਾਪਤ ਕੀਤੇ ਅਨੂਭਨ ਨੂੰ ਤੁਹਾਡੇ ਨਾਲ ਸਾਝਾ ਕਰਨ ਅਤੇ ਹਵਲ ਕੇ ਤੇ ਵਿਕਾਸ ਕਰਨ ਦੀ ਤਾਘ ਉਪਜਦੀ ਹੈ ਤੇ ਇੱਕ ਰਿਛੀ ਨੇ ਲੰਮੀ ਉਦਾਹਰਣਾ ਸਾਧਾਰਨ ਕਰਕੇ ਬੜੀ ਉਪਰਾਤ ਗਿਆਨ ਪ੍ਰਾਪਤ ਕੀਤਾ ਹੈ ਉਸ ਦੀ ਅਤੇ ਗਿਆਨ ਤੋ ਪ੍ਰਭਾਵਿਤ ਹੋ ਕੇ ਕਹਿਣਾ ਚਾਹੁੰਦਾ ਹਾ

ਸ਼ਿਵਜੀ ਨੇ ਕਿਹਾ ਕੁਛ ਹੋਰ ਮੰਗ ਰਿਸ਼ੀ ਨੇ ਕਿਹਾ ਮੇਰਾ ਗਿਆਨ ਤੁਹਾਨੂੰ ਦੁਗਣੇ ਦਾ ਦੁਗਣਾ ਹੋ ਜਾਵੇ ਜਿਉ ਜੀਅ ਸ਼ਿਵਜੀ ਨੇ ਕਿਹਾ ਹੋ ਗਿਆ ਉਹ ਰਿਸ਼ੀ ਹੰਕਾਰੀ ਬਣ ਗਿਆ ਮਹਾਂ ਰਾਜਾ ਰਣਜੀਤ ਸਿੰਘ ਮੁਮਤ ਸਿੰਘ ਰਾਏ ਦੇ ਕੀਰਤਨ ਸੁਣਿਆਂ ਕਰਦੇ ਸਨ ਪਰ ਮਨੁੱਖ ਕੋਈ ਭੈਟਾ ਸਵਿਕਾਰ ਨਹੀਂ ਕਰ ਸਕਦੇ ਸਨ ਤੇ ਇਸ ਲਕੜੀ ਨੂੰ ਉਸ ਦੀ ਮਾਂ ਤੇ ਕੋਲੋ ਲੈ ਕਿ ਗਈ ਕਿਹਾ ਮੇਰੀ ਅਗਲਦੇ ਨਾਅ ਕੁਛ ਨਾ ਕੁਛ ਨੇ ਕਿਹਾ doctor ਨੇ ਜਾਂਚ ਕਰਕੇ ਕਿਹਾ ਅੱਖਾ ਪੂਰੀ ਤਰਾ ਠੀਕ ਮਾਂ ਨੇ ਕਿਹਾ ਅੱਖਾ ਠੀਕ ਹਨ ਤੇ ਇਸਨੂੰ ਕੁਛ ਦਿਸਦਾ ਕਿਉ ਨੀ doctor ਨੇ ਕਿਹ ਅੱਖਾ ਠੀਕ ਹਨ ਮਾਨਸਿਕ ਦੋਰੇ ਕੁਛ ਨਹੀਂ ਦਿਸਦਾ ਪਰ ਪਰਿਵਾਰ ਨੇ ਇਸ ਦਾ ਆਪਣਾ ਤੇ ਗਿਆ ਸੀ ਇਹ ਕਹਿੰਦੇ ਹੈ ਇਸਨੇ ਆਪਣੇ ਪ੍ਰੇਮੀ ਨੂੰ ਆਪਣੇ ਅੰਦਰ ਵਸਾ ਲਿਆ ਹੈ ਇਸ ਵਿੱਚ ਉਸ ਦੇ ਸਿਵਾ ਹੋਰ ਨੂੰ ਵੇਖਣ ਦੀ ਇਛਾ ਹੀ ਨਹੀਂ ਹੁੰਦੀ ਹੈ ਇਸ ਦੀਆਂ ਅੱਖਾਂ ਨੇ ਖੁਦਕੁਸ਼ੀ ਕਰ ਲਈ ਹੈ ਇਹ ਆਪ ਤਾ ਜਿਉਂਦੀ ਹੈ ਪਰ ਇਸ ਦੀਆਂ ਅੱਖਾਂ ਮਰ ਗੀਆਂ ਹਨ ਵਿਸ਼ਵਾਸ਼ ਉਹ ਹੁੰਦਾ ਹੈ ਕਿ ਜੋ ਸਾਨੂੰ ਤਾਕਤ ਦਿੰਦਾ ਹੈ ਇਕ ਛੋਟੀ ਲੱਕੜੀ ਰੋਜ ਸੋਣ ਤੋ ਪਹਿਲਾਂ ਪ੍ਰਾਥਨਾ ਕਰਦੀ ਸੀ ਅਤੇ ਰੱਬ ਨਾਲ ਨਾਲ ਆਪਣੀਆਂ ਚਿੰਤਾਵਾਂ ਸਾਝੀਆਂ ਕਰਦੀ ਇੱਕ ਰਾਤ ਵਿੱਚ ਅਰਦਾਸ ਕਰ ਰਹੀ ਸੀ ਰੱਬ ਜੀ ਮੇਰਾ ਟੁਟਿਆ ਹੋਇਆ ਖਿਡੋਣਾ ਠੀਕ ਕਰ ਦਿਓ ਵੱਡੇ ਭਰਾ ਨੇ ਸੁਣ ਕਿ ਕਿਹਾ ਝੱਲੀ ਨਾ ਹੋਵੇ ਤਾਂ ਰੱਬ ਕਈ ਬੱਖਲਾ ਬੈਠਾ ਹੈ ਕਿ ਉਹ ਤੇਰੇ ਵਰਗੀ ਦੇ ਟੁੱਟੇ ਖਿਡੋਣੇ ਠੀਕ ਕਰਦਾ ਫਿਰੇ ਸਵੇਰੇ ਉਠਦਿਆ ਭੈਣ ਨੇ ਪਿਆਰ ਨਾਲ ਕਿਹਾ ਵੇਖ ਰੱਬ ਨੇ ਕੁਛ ਨਹੀ ਕੀਤਾ ਤੇ ਮੈ ਪੂਰੇ ਵਿਸ਼ਵਾਸ਼ ਨਾਲ ਕਿਹਾ ਹੈ ਹਾ ਰੱਬ ਨੇ ਮੇਰੀ ਅਰਦਾਸ ਮੰਨੀ

ਲੜਕੀ ਸੋਣ ਤੋ ਪਹਿਲਾਂ ਪ੍ਰਾਥਨਾ ਕਰਦੀ ਸੀ ਅਤੇ ਆਪਣੀਆਂ ਖੁਸ਼ੀਆਂ ਚਿੰਤਾਵਾਂ ਸਾਝੀਆਂ ਕਰਦੀ ਸੀ ਇੱਕ ਰਾਤ ਉਹ ਅਰਦਾਸ ਕਰ ਰਹੀ ਸੀ ਰੱਬ ਜੀ ਮੇਰਾ ਟੁਟਿਆ ਹੋਇਆ ਖਿਲੌਣਾ ਠੀਕ ਹੋ ਜਾਵੇ ਵੱਡੇ ਭਰਾ ਨੇ ਕਿਹਾ ਝੱਲੀ ਨਾ ਹੋ ਤਾ ਕਿ ਰੱਬ ਕੋਈ ਵਿਹਲਾ ਬੈਠਾ ਹੈ ਕਿ ਉਹ ਆਪਣੇ ਬਰਗੇ

ਮੇਰੇ ਸੁਪਣੇ ਵਿੱਚ ਆਇਆ ਸੀ ਮੇਰਾ ਟੁਟਿਆ ਖਿਡੋਣਾ ਰੱਬ ਦੇ ਹੱਥ ਵਿੱਚ ਸੀ ਰੱਬ ਨੇ ਮੈਨੂੰ ਕਿਹਾ ਸੀ ਹੁਣ ਤਾ ਇਹਨਾ ਖਿਡੋਣਿਆ ਨੂੰ ਛੱਡ ਕੇ ਛੱਡ ਦੇ ਹੁਣ ਤਾ ਤੂੰ ਵੱਡੀ ਹੋ ਗਈ ਸੀ ਇਸ ਲੱਕੜੀ ਮਾ ਉਸ ਦੇ ਅੱਖਾ ਦੇ doctor ਕੋਲ ਲੈਕੇ ਗਈ ਤੇ ਕਿਹਾ ਮੈਰੀ ਇਹ ਕੁਝ ਵੇਖਦੀ ਹੈ ਤੇ ਨਾ ਕੁਝ ਵਿਖਦਾ ਹੈ doctor ਨੇ ਜਾਂਚ ਕਰਕੇ ਕਿਹਾ ਅੱਖਾ ਪੂਰੀ ਪੂਰੀ ਤਰਾਂ ਠੀਕ ਹਨ ਮਾ ਨੇ ਕਿਹਾ ਜੇ ਅੱਖਾ ਠੀਕ ਹਨ ਤਾ ਇਸਨੂੰ ਕੁਝ ਦਿਸਦਾ ਕਿਉ ਨਹੀਂ doctor ਨੇ ਕਿਹਾ ਉਤੋ ਅੱਖਾ ਠੀਕ ਹਨ ਮਾਨਸਿਕ ਪੱਖੋਂ ਇਹ ਕਿਸੇ ਨਾਲ ਪਿਆਰ ਹੋ ਗਿਆ ਸੀ ਉਹ ਪਿਆਰ ਜਿਹੜਾ ਜਿੰਦਗੀ ਵਿੱਚ ਕਿਸੇ ਨਾਲ ਇੱਕ ਵਾਰ ਹੀ ਹੁੰਦਾ ਹੈ ਜਿਸ ਵਿੱਚ ਪ੍ਰੇਮੀ ਦੇ ਸਿਵਾਏ ਕੁਛ ਨਹੀਂ ਚੰਗਾ ਲੱਗਦਾ ਹੈ ਕੁਛ ਨਹੀਂ ਦਿਸਦਾ ਪਰ ਪਰਿਵਾਰ ਦੇ

ਪਜੱਤਰ ਪੈਸੇ ਵਿੱਚ ਚਿਤਰਾ ਟਾਕੀ ਜਾਣ ਵਾਲੀਆਂ ਦੋ ਕੁੜੀਆਂ ਮਿਲ ਜਾਂਦੀਆਂ ਬੰਤੇ ਨੂੰ ਰਿਕਸ਼ੇ ਤੇ ਬੈਠੀਆਂ ਇਹਨਾਂ ਸਵਾਰੀਆਂ ਦਾ ਭਾਰ ਹੀ ਪ੍ਰਤੀਤ ਨਹੀਂ ਸੀ ਹੋ ਰਿਹਾ। ਉਹ ਸੋਚਦਾ ਹੈ ਕਿ ਇਹੋ ਜਿਹੀਆਂ ਸਵਾਰੀਆਂ ਤਾਂ ਪੰਜਾਹ ਪੈਸੇ ਹੀ ਮਿਲ ਜਾਣ ਤਾਂ ਵੀ ਘੱਟ ਹਨ। ਉਹ ਬੰਤੇ ਨੂੰ ਕਹਿੰਦੀਆਂ ਹਨ ਕਿ ਉਹ ਰਿਕਸ਼ਾ ਤੇਜ ਚਲਾਵੇ ਕਿਉਂਕਿ ਜੇਕਰ film ਸ਼ੁਰੂ ਹੋ ਗਈ ਤਾਂ ਉਹਨਾਂ ਨੂੰ ਕੋਈ ਸਵਾਦ ਨਹੀਂ ਆਵੇਗਾ ਉਹ ਬੰਤੇ ਨੂੰ ਕੋਸ਼ਦੀਆਂ ਹਨ ਕਿ ਉਹ ਰਿਕਸ਼ਾ ਬਹੁਤ ਹੌਲੀ ਚਲਾਉਂਦਾ ਹੈ। ਉਹ ਗੱਲਾਂ ਕਰਦੀਆਂ ਹਨ ਕਿ ਉਹਨਾਂ ਨੂੰ ਹੁਣ gallery ਦੀ ਨਹੀਂ ਸਗੋਂ ਹਾਲ ਦੀ ਟਿੱਕਟ ਮਿਲੇਗੀ ਫਿਰ ਉਹ actress ਡਿੰਪਲ ਦੇ ਘਰ ਕੁੜੀ ਹੋਣ ਉਸਦੀ ਬੋਬੀ ਵਿਚਲੀ acting ਤੇ ਉਸਦੇ ਰਾਜੇਸ਼ ਖੰਨਾ ਨਾਲ ਵਿਆਹ ਬਾਰੇ ਗੱਲਾਂ ਕਰਦੀਆਂ ਹਨ ਇੱਕ ਦੂਜੀ ਨੂੰ ਕਹਿੰਦੀ ਹੈ ਕਿ ਉਹ ਰਿਸ਼ੀ ਕਪੂਰ ਨਾਲ ਵਿਆਹ ਕਰਵਾ ਲਵੇ ਦੂਜੀ ਉਸਨੂੰ ਬਾਜ਼ਾਰ ਵਿੱਚ ਅਜਿਹੀਆਂ ਗੱਲਾਂ ਕਰਨ ਤੋਂ ਬਚਦੀ ਹੈ। ਤੇ ਪਹਿਲੀ ਉਸਨੂੰ ਕਹਿੰਦੀ ਹੈ ਕਿ ਉਹ ਕਿਸੇ ਤੋਂ ਨਹੀਂ ਡਰਦੀ, ਜਿਹੜਾ ਡਰੇਗਾ ਉਹ ਮਰੇਗਾ। ਇਹ ਸੁਣ ਕੇ ਬੰਤਾ ਸੋਚਦਾ ਹੈ ਕਿ ਠੀਕ ਹੀ ਕਿਸੇ ਤੋਂ ਡਰਨਾ ਨਹੀਂ ਚਾਹੀਦਾ, ਉਹ ਸੋਚਦਾ ਹੈ ਕਿ ਉਹ ਵੀ ਕਿਸੇ ਤੋਂ ਨਹੀਂ ਡਰਦਾ ਸਗੋਂ ਆਪਣੀ ਮਰਜ਼ੀ ਦੇ ਅਨੁਸਾਰ ਐਸ਼ ਕਰਦਾ ਹੈ ਉਹ ਸੋਚਦਾ ਹੈ ਕਿ ਉਹ ਆਪਣੀ ਪਤਨੀ ਜਾਂ ਬੱਚਿਆਂ ਨੂੰ ਵੀ ਕਿਸੇ ਗੱਲ ਤੋਂ ਨਾਂਹ ਨਹੀਂ ਕਰਦਾ। ਉਹ ਆਪਣੀ ਪਤਨੀ ਦੇ ਲਿੱਸੀ ਹੋਣ ਦਾ ਕਾਰਨ ਉਸਦਾ ਗਮ ਕਰਦੀ ਰਹਿਣ ਨੂੰ ਸਮਝਦਾ ਹੈ ਬੰਤਾ ਆਪ ਕੋਈ ਗਮ ਨਹੀਂ ਕਰਦਾ ਕਿਉਂਕਿ ਉਸਨੂੰ ਵਿਸ਼ਵਾਸ ਹੈ ਕਿ ਜੋ ਕਿਸੇ ਦੀ ਤਕਦੀਰ ਵਿੱਚ ਹੋਵੇ ਉਹ ਮਿਲ ਜਾਂਦਾ ਹੈ। ਬੰਤਾ ਸਮਝਦਾ ਹੈ ਕਿ ਉਸਨੂੰ ਰੋਟੀ ਸੌਖੀ ਮਿਲ ਜਾਂਦੀ ਹੈ ਇਸ ਕਰਕੇ ਉਸਨੂੰ ਸੋਚ ਸੋਚਾਂ ਸੋਚਣ ਦੀ ਕੋਈ ਜ਼ਰੂਰਤ ਨਹੀਂ। ਉਸਨੂੰ ਯਾਦ ਆਇਆ ਕਿ ਉਸਦੀ ਪਤਨੀ ਦਾ ਝੱਗਾ ਪਾਟ ਗਿਆ ਹੈ ਤੇ ਉਹ ਟਾਕੀਆਂ ਲਾਈ ਫਿਰਦੀ ਹੈ, ਇਸ ਕਾਰਨ ਉਹ ਉਸ ਨਾਲ ਬੋਲਦੀ ਵੀ ਨਹੀਂ ਹੈ, ਇੱਕ ਦਿਨ ਉਹ ਰੋਣ ਵੀ ਲੱਗ ਪਈ ਬੰਤੇ ਨੇ ਉਸਨੂੰ ਹੌਂਸਲਾ ਦਿੰਦਾ ਕਿਹਾ। ਕਿ ਮੁੰਡੇ ਦੇ ਵੱਡਾ ਹੋਣ ਨਾਲ ਉਹਨਾਂ ਦੇ ਘਰ ਦਾ ਦਲਿੱਦਰ ਪੱਟਿਆ ਜਾਵੇਗਾ, ਫਿਰ ਉਸਨੂੰ ਖਿਆਲ ਆਇਆ ਕਿ ਉਸਦੇ ਮੁੰਡੇ ਦੀ ਉਮਰ ਤਾਂ ਹਜੇ ਬਹੁਤ ਥੋੜ੍ਹੀ ਹੈ ਉਹ ਉਹਨੂੰ ਚੌਦਾਂ ਜਮਾਤਾਂ ਪੜ੍ਹਾਵੇਗਾ ਉਸਦਾ ਪੁੱਤਰ ਪੜ੍ਹਨ ਵਿੱਚ ਕਿਸੇ ਤੋਂ ਘੱਟ ਨਹੀਂ ਇਸ ਪ੍ਰਕਾਰ ਸੋਚਦਾ ਬੰਤਾ ਚਿਤਰਾ ਟਾਕੀ ਪਹੁੰਚ ਜਾਂਦਾ ਹੈ, ਪਰ ਕੁੜੀਆਂ ਕੋਲ ਉਸਨੂੰ ਕੇਵਲ ਪੰਤਾਲੀ ਪੈਸੇ ਹੀ ਮਿਲਦੇ ਹਨ ਕਿਉਂਕਿ ਉਹਨਾਂ ਕੋਲ ਟੁੱਟੇ ਹੋਏ ਪੰਜਾਹ ਪੈਸੇ ਨਹੀਂ ਸਨ।

ਉਹ ਜਾਣਦਾ ਹੈ ਕਿ ਰੁਪਏ ਬਦਲੇ ਨੱਬੇ ਪੈਸੇ ਲੈ ਕੇ ਭਾਵੇਂ ਸੌ ਦੀ ਭਾਨ ਲੈ ਲਓ ਉਹ ਸਮਝਦਾ ਹੈ ਕਿ ਸਾਡੇ ਦੇਸ ਵਿੱਚ ਕਿਸੇ ਚੀਜ਼ ਦੀ ਕੋਈ ਕਮੀ ਨਹੀਂ। ਇਸੇ ਕਰਕੇ ਹੀ ਇਸਨੂੰ ਸੋਨੇ ਦੀ ਚਿੱੜ੍ਹੀ ਆਖਿਆ ਜਾਂਦਾ ਹੈ ਭਾਵੇਂ ਅੰਗਰੇਜ਼ਾਂ ਦੁਆਰਾ ਭਾਰਤ ਨੂੰ ਲੁੱਟੇ ਜਾਣ ਦਾ ਰੌਲਾ ਪਾਇਆ ਜਾਂਦਾ ਹੈ ਪਰ ਭਾਰਤ ਅੱਜ ਵੀ ਸੋਨੇ ਦੀ ਚਿੱੜ੍ਹੀ ਹੀ ਹੈ

ਅਜੇ ਅਹ ਸਾਢੇ ਗਿਆਰਾਂ ਹੀ ਵੱਜੇ ਸਨ ਬੰਤਾ ਪੰਦਰਾਂ ਪੈਸੇ ਦੀ ਮੂੰਗਫਲੀ ਲੈ ਕੇ ਰਿਕਸ਼ੇੇ ਦੀ ਪਿੱਛਲੀ ਸੀਟ ਉੱਪਰ ਜਾ ਬੈਠਾ। ਉਹ ਬਾਜ਼ਾਰ ਵਿੱਚ ਵੱਧ ਰਹੀ ਭੀੜ ਤੇ ਅਖ਼ਬਾਰਾਂ ਵਾਲਿਆਂ ਦੀ ਵੱਧ ਰਹੀ ਰੌਣਕ ਨੂੰ ਦੇਖ ਰਿਹਾ ਸੀ ਲੋਟਰੀ ਦੀਆਂ ਟਿਕਟਾਂ ਦੀ ਦੁਕਾਨਾਂ ਦੇਖ ਕੇ ਉਸਨੂੰ ਖਿਆਲ ਆਉਂਦਾ ਹੈ ਕਿ ਉਸਨੇ ਵੀ ਇੱਕ ਲੋਟਰੀ ਪਾਈ ਸੀ ਪਰ ਨਿਕਲਿਆ ਕੁੱਝ ਵੀ ਨਹੀਂ। ਉਹ ਸਮਝਦਾ ਹੈ ਕਿ ਲੱਖ ਸਵਾ ਲੱਖ ਰੁਪਇਆ ਵੀ ਗ਼ਰੀਬਾਂ ਕੋਲ ਨਹੀਂ ਸਗੋਂ ਅਮੀਰਾਂ ਕੋਲ ਚੰਗਾ ਲੱਗਦਾ ਹੈ ਫਿਰ ਉਹ ਇੰਨੇ ਰੁਪਏ ਦੀ ਆਪਣੀ ਇੱਛਾ ਕਰਦਾ ਹੈ।

ਫਿਰ ਉਸਨੂੰ ਇੱਕ ਸਵਾਰੀ ਜ਼ਿਲ੍ਹਿਆਂਵਾਲੇ ਬਾਗ਼ ਜਾਣ ਵਾਲੀ ਮਿਲਦੀ ਹੈ ਬੰਤਾ ਉਸ ਤੋਂ ਪਜੱਤਰ ਪੈਸੇ ਮੰਗਦਾ ਹੈ ਪਰ ਸਵਾਰ ਨਹੀਂ ਮੰਨਦਾ ਫਿਰ ਉਹ ਪਹੀਏ ਵਿੱਚ ਫ਼ੂਕ ਭਰਦਾ ਹੈ। ਫਿਰ ਉਹ ਕਿਸੇ ਸਵਾਰੀ ਦੀ ਉਡੀਕ ਕਰਦਾ ਹੈ ਉਸ ਵੱਲ ਨੂੂੰ ਸਾੜੀ ਵਾਲੀਆਂ ਦੋ ਇਸਤਰੀਆਂ ਆਉਂਦੀਆਂ ਦਿਖਾਈ ਦਿੰਦੀਆਂ ਹਨ ਗੁਰੂ ਬਾਜ਼ਾਰ ਜਾਣ ਲਈ ਕਹਿੰਦੀਆਂ ਹਨ। ਬੰਤਾ ਉਹਨਾਂ ਤੋਂ ਇੱਕ ਰੁਪਏ ਦੀ ਮੰਗ ਕਰਦਾ ਹੈ ਪਰ ਉਹ ਆਪਣੇ ਮੂੰਹੋਂ ਕਹੇ ਅਨੁਸਾਰ ਅੱਠ ਆਨੇ ਹੀ ਦਿੰਦੀਆਂ ਹਨ। ਬੰਤਾ ਦੱਸਦਾ ਹੈ ਕਿ ਜਦੋਂ ਸਿਰਫ਼ ਜਨਾਨੀਆਂ ਹੋਣ ਤਾਂ ਉਹ ਇੱਕ ਵੀ ਪੈਸਾ ਵਾਧੂ ਨਹੀਂ ਦਿੰਦੀਆਂ ਤੇ ਆਮ ਕਰਕੇ ਮਜ਼ਦੂਰੀ ਵੀ ਪੂਰੀ ਨਹੀਂ ਮਿਲਦੀ।

ਵਿਚੋਲਣ ਦਾ ਨਾਂ ਲਾਜੋ ਹੈ ਮੁੰਡੇ ਦੀ ਮਾਂ ਕਹਿੰਦੀ ਹੈ ਕਿ ਉਹ ਕੁੜੀ ਸੋਹਣੀ ਚਾਹੁੰਦੀ ਹੈ, ਵਿਚੋਲਣ ਦੱਸਦੀ ਹੈ ਕਿ ਕੁੜੀ ਸੋਹਣੀ ਹੈ ਅਤੇ BA ਵਿੱਚ ਪੜ੍ਹਦੀ ਹੈ ਮੁੰਡੇ ਦੀ ਮਾਂ ਕਹਿੰਦੀ ਹੈ ਕਿ ਉਹ ਕੁੜੀ ਨੂੰ ਪੜ੍ਹਨੋ ਹਟਾ ਲੈਣ ਫਿਰ ਉਹ ਆਪਣੇ ਪੁੱਤਰ ਮਹੇਸ਼ੀ ਦੀ ਪੜ੍ਹਾਈ ਬਾਰੇ ਗੱਲਾਂ ਕਰਦੀ ਹੈ ਉਹ ਦੱਸਦੀ ਹੈ ਕਿ ਮਹੇਸ਼ੀ ਅੱਠਵੀ fail ਹੈ ਤੇ ਉਸਨੂੰ ਅਠਾਰਵਾਂ ਸਾਲ ਲੱਗ ਗਿਆ ਹੈ ਉਹ ਕਹਿੰਦੀ ਹੈ ਕਿ ਉਹ ਆਪਣੇ ਪੁੱਤਰ ਦਾ ਵਿਆਹ ਛੇਤੀ ਕਰਨਾ ਚਾਹੁੰਦੀ ਹੈ ਤੇ ਉਹ ਆਪਣੀ ਨਹੁੰ ਨੂੰ ਬਹੁਤ ਸਾਰੇ ਗਹਿਣੇ ਪਾਵੇਗੀ। ਲਾਜੋ ਦੱਸਦੀ ਹੈ ਕਿ ਕੁੜੀ ਵਾਲੇ ਵੀ ਘੱਟ ਨਹੀਂ ਕਰਨਗੇ ਪਰ ਮੁੰਡੇ ਦੀ ਮਾਂ ਪੁੱਛਦੀ ਹੈ ਕਿ ਉਹ ਕੁੱਝ ਦੇਣਗੇ ਉਹ ਨਾਂ ਹੀ ਕਹਿੰਦੀ ਹੈ ਕਿ ਦੇਣਾ ਤਾਂ ਉਹਨਾਂ ਜੋ ਕੁੱਝ ਹੈ ਆਪਣੀ ਧੀ ਨੂੰ ਹੈ। ਉੰਞ ਜੇ ਕੋਈ ਚੰਗਾ ਕਰ ਦੇਵੇ ਤਾਂ ਜੱਗ ਵਿੱਚ ਸੋਭਾ ਹੋ ਜਾਂਦੀ ਹੈ ਫਿਰ ਉਹ ਲਾਜੋ ਨੂੰ ਕਹਿੰਦੀ ਹੈ ਕਿ ਉਸਦੀ ਭੈਣ ਸੀਲਾ ਦੇ ਘਰ ਉੱਥੋਂ ਤਿੰਨ ਕੁੁੜੀਆਂ ਹੋਈਆਂ ਹਨ ਤੇ ਮੁੰਡਾ ਇੱਕ ਵੀ ਨਹੀਂ ਹੋਇਆ। ਜਦ ਕਿ ਉਸਦੇ ਘਰ ਹੋਰ ਕਿਸੇ ਚੀਜ਼ ਦੀ ਥੋੜ੍ਹ ਨਹੀਂ ਫਿਰ ਉਹ ਇੱਕ ਜਤੀ ਸਤੀ ਸਾਧ ਬਾਰੇ ਗੱਲਾਂ ਕਰਦੀਆਂ ਹਨ, ਜਿਸਦੀਆਂ ਦਿੱਤੀਆਂ ਪੁੜੀਆਂ ਖਾ ਕੇ ਲਾਜੋ ਦੀ ਕਿਰਾਏਦਾਰਨੀ ਫੁੱਲਾਂ ਰਾਣੀ ਦੇ ਘਰ ਦੋ ਮੁੰਡੇ ਹੋ ਗਏ। ਲਾਜੋ ਦੇ ਨਾਲ ਹੀ ਉਸ ਸਾਧ ਨੂੰ ਮਿਲਣ ਦੀ ਇੱਛਾ ਪ੍ਰਗਟ ਕਰਦੀ ਹੈ ਫਿਰ ਲਾਜੋ ਦੱਸਦੀ ਹੈ ਕਿ ਉਸਦੇ ਪਤੀ ਦੀ ਖੰਘ ਨਹੀਂ ਸੀ ਹਟਦੀ। ਇੱਕ ਬਗਲੀ ਵਾਲੇ ਬਾਬੇ ਨੇ ਬੜੀ ਜਿੱਦ ਕਰਕੇ ਉਹਨਾਂ ਤੋਂ ਇੱਕ ਸੇਰ ਚਾਵਲ, ਇੱਕ ਸੇਰ ਖੰਡ ਤੇ ਪੰਜ ਰੁਪਏ ਲਏ ਅਤੇ ਜਾਂਦਾ ਹੋਇਆ ਉਸਨੂੰ ਇੱਕ ਸਵਾਹ ਦੀ ਚੁਟਕੀ ਦੇ ਕੇ ਕਹਿਣ ਲੱਗਾ ਕਿ ਉਹ ਉਸਨੂੰ ਸ਼ਹਿਦ ਵਿੱਚ ਮਿਲਾ ਕੇ ਚੱਟ ਲਵੇ ਉਸਦੇ ਸਾਰੇ ਕਸ਼ਟ ਦੂਰ ਹੋ ਜਾਣਗੇ, ਬਸ ਉਸੇ ਸਵਾਹ ਦੀ ਚੁਟਕੀ ਨੇ ਉਸਦੀ ਖੰਘ ਉਡਾ ਦਿੱਤੀ ਇਹ ਗੱਲ ਸੁਣਕੇ ਲਾਜੋ ਦੇ ਨਾਲ ਵਾਲੀ ਕਹਿੰਦੀ ਹੈ ਕਿ ਉਸਦੇ ਪਤੀ ਦੇ ਗੋਡਿਆਂ ਵਿੱਚ ਦਰਦ ਰਹਿੰਦਾ ਹੈ ਉਹ ਚਾਹੁੰਦੀ ਹੈ ਕਿ ਉਹਨਾਂ ਨੂੰ ਵੀ ਕੋਈ ਕਰਨੀ ਵਾਲਾ ਮਿਲ ਜਾਏ ਇਹ ਸੁਣਕੇ ਬੰਤਾ ਸੋਚਦਾ ਹੈ ਕਿ ਇਹੋ ਜਿਹਾ ਕਰਨੀ ਵਾਲਾ ਕਿਸਮਤ ਕਿਸਮਤਾਂ ਨਾਲ ਹੀ ਮਿਲਦਾ ਹੈ ਤੇ ਉਹਨਾਂ ਨੂੰ ਮਿਲਦਾ ਹੈ ਜਿਹਨਾਂ ਤੋਂ ਉਸਨੂੰ ਕੁੱਝ ਮਿਲਣ ਦੀ ਆਸ ਹੋਵੇ।

ਨਹੀਂ ਤਾਂ ਤਾਰੋ ਨੂੰ ਸਵਾਹ ਦੀ ਚੁਟਕੀ ਲੈ ਦਿੰਦਾ ਤੇ ਉਸਦੇ ਦੁੱਖ ਕੱਟੇ ਜਾਂਦੇ। ਫਿਰ ਲਾਜੋ ਦੇ ਨਾਲ ਵਾਲੀ ਜਾਣੀ ਮੁੰਡੇ ਦੀ ਮਾਂ ਉਸਨੂੰ ਕਹਿੰਦੀ ਹੈ ਕਿ ਜੇਕਰ ਉਸਨੂੰ ਕੁੜੀ ਪਸੰਦ ਆਈ ਤਾਂ ਉਸਨੇ ਮੁੰਦਰੀ ਪਾ ਦੇਣੀ ਹੈ ਲਾਜੋ ਉਸਨੂੰ ਅਜਿਹਾ ਕਰਨ ਤੋਂ ਰੋਕਦੀ ਹੋਈ ਕਹਿੰਦੀ ਹੈ ਕਿ ਪਹਿਲਾਂ ਉਹ ਕੁੜੀ ਦੇਖ ਲਵੇ। ਫਿਰ ਉਹ ਮੁੰਡਾ ਵੇਖਣਗੇ ਇਹ ਸੁਣਕੇ ਨਾਲ ਵਾਲੀ ਕਹਿੰਦੀ ਹੈ ਲੈ ਮੁੰਡਾ ਵੀ ਕਦੇ ਕਿਸੇ ਨੇ ਵੇਖੇ ਨੇ, ਮੁੰਡੇ ਤਾਂ ਹੀਰੇ ਹੁੰਦੇ ਨੇ ਹੀਰੇ, ਮੇਰਾ ਮਹੇਸੀ ਕੋਈ ਘੱਟ ਹੈ ਕਿਸੇ ਨਾ ਕੋਲੋਂ। ਲਾਜੋ ਦੱਸਦੀ ਹੈ ਕਿ ਉਹਨਾਂ ਦੀ ਕੁੜੀ ਵੀ ਮੁੰਡਾ ਦੇਖੇਗੀ ਇਹ ਸੁਣ ਕੇ ਨਾਲ ਵਾਲੀ ਦੀ ਦਿਲ ਛੱਡਣ ਲੱਗਦੀ ਹੈ ਤੇ ਕਹਿੰਦੀ ਹੈ ਲਾਜੋ ਮੇਰਾ ਨੀ ਜੀਅ ਵਸਦਾ ਇੱਥੇ। ਤੂੰ ਲੈ ਚੱਲੀ ਆਂ ਤਾਂ ਮੈਂ ਵੇਖ ਆਉਂਦੀ ਹਾਂ ਪਰ ਇਹ ਜਿਹੜੀ ਵੇਖਣ ਵਖਾਉਣ ਵਾਲੀ ਗੱਲ ਹੈ ਇਹ ਮੈਨੂੰ ਉੱਕਾ ਚੰਗਾ ਨਹੀਂ ਲੱਗਦੀ ਉਹ ਦੱਸਦੀ ਹੈ ਕਿ ਉਸਦਾ ਮੁੰਡਾ ਕਿਸੇ ਵੇਲੇ ਜ਼ਰਾ ਅੱਖ ਭੁਆ ਕੇ ਦੇਖਦਾ ਹੈ ਲਾਜੋ ਇਸਨੂੰ ਮਾਮੂਲੀ ਸਮਝਦੀ ਹੈ ਤੇ ਕਹਿੰਦੀ ਹੈ ਕਿ ਉਸ ਵੇਲੇ ਧੁੱਪ ਵਾਲੀ ਐਨਕ ਲਾ ਕੇ ਚਲਾ ਜਾਵੇ।

ਟੁੱਟੇ ਹੋਏ ਪੰਜਾਹ ਪੈਸੇ ਦੇ ਕੇ ਉਸਦੇ ਰਿਕਸ਼ੇ ਵਿੱਚੋਂ ਉੱਤਰ ਜਾਂਦੀਆਂ ਹਨ ਇਸ ਪਿੱਛੋਂ ਬੰਤਾ ਚੁਰਸਤੀ ਅਟਾਰੀ ਦੇ ਚੌਂਕ ਵਿੱਚ ਜਾ ਖੜਾ ਹੁੰਦਾ ਹੈ। ਹੁਣ ਦੁਕਾਨਾਂ ਵੀ ਖੁੱਲਣ ਲੱਗ ਪਈਆਂ ਹਨ ਇਹ ਦੁਕਾਨਦਾਰ ਗਾਹਕ ਦਾ ਕੋਈ ਫ਼ਿਕਰ ਨਹੀਂ ਕਰਦੇ, ਜਿਹਨਾਂ ਜਿਸਨੇ ਸੌਦਾ ਲੈਣਾ ਹੁੰਦਾ ਹੈ ਉਹ ਭੱਜ ਕੇ ਆਉਂਦਾ ਹੈ। ਬੰਤਾ ਉਹਨਾਂ ਦੀ ਆਰਾਮ ਤਲਬ ਜ਼ਿੰਦਗੀ ਦੀ ਦਿਲ ਵਿੱਚ ਪ੍ਰਸੰਸਾ ਕਰਦਾ ਹੈ, ਤੇ ਆਪਣੀ ਦੀ ਆਲੋਚਨਾ ਉਹ ਸੋਚਦਾ ਹੈ ਕਿ ਜਦੋਂ ਉਹ ਘਰੋਂ ਨਿਕਲਦਾ ਹੈ ਤਾਂ ਇਹ ਪਤਾ ਨਹੀਂ ਹੁੰਦਾ ਕਿ ਮੁੜਕੇ ਘਰ ਪਰਤਣਾ ਵੀ ਹੈ ਜਾਂ ਨਹੀਂ। ਤੇ ਜਦੋਂ ਰਾਤ ਨੂੰ ਘਰ ਜਾਈਦਾ ਹੈ ਤਾਂ ਇਹ ਸੋਚੀਦਾ ਹੈ ਕਿ ਜ਼ਿੰਦਗੀ ਦਾ ਇੱਕ ਦਿਨ ਹੋਰ ਬੀਤ ਗਿਆ ਹੈ ਅਤੇ ਇਸ ਪ੍ਰਕਾਰ ਇੱਕ ਇੱਕ ਕਰਕੇ ਉਸਦੀ ਜ਼ਿੰਦਗੀ ਬੀਤ ਰਹੀ ਹੈ। ਇਸ ਪ੍ਰਕਾਰ ਸੋਚਦਿਆਂ ਉਸਨੂੰ ਸੀਤਲਾ ਮੰਦਿਰ ਜਾਣ ਵਾਲੀ ਇੱਕ ਸਵਾਰੀ ਮਿਲ ਜਾਂਦੀ ਹੈ ਇਹ ਚੰਗੀ ਸਿਹਤ ਦਾ ਮਾਲਕ ਇੱਕ ਭਲਵਾਨ ਹੈ, ਬੰਤਾ ਸੋਚਦਾ ਹੈ ਕਿ ਬੰਦੇ ਦੀ ਸਿਹਤ ਹੋਣੀ ਚਾਹੀਦੀ ਹੈ ਧਨ ਦੋਲਤ ਦਾ ਕੀ ਹੈ ਉਹ ਸਮਝਦਾ ਹੈ ਕਿ ਸਿਹਤ ਬਣਾਉਣ ਲਈ ਘਿਓ, ਦੁੱਧ ਤੇ ਬਾਦਾਮ ਚਾਹੀਦੇ ਹਨ ਤੇ ਇਹਨਾਂ ਲਈ ਪੈਸਾ, ਫਿਰ ਉਹ ਸੋਚਦਾ ਹੈ ਕਿ ਮਨੁੱਖ ਕੋਲ ਦੋਵੇਂ ਚੀਜ਼ਾਂ ਹੋਣੀਆਂ ਚਾਹੀਦੀਆਂ ਹਨ ਚੰਗੀ ਸਿਹਤ ਵੀ ਤੇ ਪੈਸਾ ਵੀ ਪੈਸਾ ਸਿਹਤ ਤੋਂ ਬਿਨਾਂ ਵਿਅਰਥ ਹੈ, ਉਹ ਸਮਝਦਾ ਹੈ ਕਿ ਪੈਸੇ ਨੇ ਜ਼ਿੰਦਗੀ ਵਿੱਚ ਬਹੁਤ ਸਾਰੇ ਰੇਕਵੇ ਪਾਏ ਹੋਏ ਹਨ ਫਿਰ ਉਹ ਸੋਚਦਾ ਹੈ ਕਿ ਜੇਕਰ ਕਿਸੇ ਵੀ ਬੰਦੇ ਕੋਲ ਪੈਸਾ ਨਾ ਹੋਣ ਤਾਂ ਕੀ ਹੋਵੇਗਾ। ਕੀ ਉਸਨੂੰ ਰੋਟੀ ਨਹੀਂ ਮਿਲੇਗੀ ਜਦਕਿ ਅੰਨ ਤਾਂ ਦੁਨੀਆਂ ਵਿੱਚ ਹਮੇਸ਼ਾ ਪੈਦਾ ਹੋਣਾ ਹੈ ਫਿਰ ਉਹ ਆਪਣੇ ਆਪ ਨੂੰ ਅਜਿਹੀਆਂ ਗੱਲਾਂ ਸੋਚਣ ਤੋਂ ਰੋਕਦਾ ਹੈ। ਕਿਹਾ ਜਾਂਦਾ ਹ ਕਿ ਇਕ ਪਿੰਡ ਵਿਚ ਇਕ ਗਰੀਬ ਬ੍ਰਾਹਮਣ ਰਹਿੰਦਾ ਸੀ ਉਸ ਦੇ ਦੋ ਮੁਟਿਆਰ ਧਿਆ ਸਨ। ਉਹ ਦੋਨੋ ਮੰਗਿਆ ਹੋਇਆ ਸਨ ਪ੍ਰੰਤੂ ਉਹ ਗਰੀਬੀ ਕਾਰਨ ਓਹਨਾ ਦਾ ਵਿਆਹ ਨੀ ਸੀ ਕਰ ਸਕਿਆ ਉਸ ਇਲਾਕੇ ਦੇ ਇਕ ਮੁਗ਼ਲ ਆਲਮ ਬੜਾ ਹੀ ਨਿਰ ਦਯਿ ਉਹ ਨੌਜਵਾਨ ਕਵਾਰੀਆਂ ਕੁੜੀਆਂ ਨੂੰ ਚੂਰੀ ਚਕ ਕੇ ਲੈ ਜਾਇਆ ਕਰਦਾ ਸੀ। ਉਸ ਹਾਕਮ ਦੇ ਕਾਨੇ ਸੁੰਦਰ ਮੁੰਦਰੀ ਦੇ ਹੁਸਨ ਦੀ ਗੱਲ ਸੁਣਗੀ ਉਸ ਨੇ ਏਨਾ ਨੂੰ ਚੋਰੀ ਚੁੱਕਣ ਦੇ ਬਣਾ ਲਏ। ਇਸ ਗੱਲ ਦੀ ਭਿਣਕ ਗਰੀਬ ਬ੍ਰਾਹਮਣ ਨੂੰ ਪੈ ਗਈ। ਕੁੜੀਆਂ ਦੇ ਸੋਰੇ ਘਰ ਜਾਕੇ ਆਖਿਆ

ਆਪਣੇ ਘਰ ਲਿਜਾਣ ਲਾਇ ਰਾਜੀ ਨਾ ਹੋਏ ਬ੍ਰਾਹਮਣ ਬਸ ਦੋ ਇਕਤੇ ਵਿਆਹ ਕਰਨ ਲਾਇ ਰੱਖੋ ਨਹੀਂ ਸੀ ਉਹ ਨਿਰਾਸ਼ ਹੋ ਕੇ ਆਪਣੇ ਘਰ ਮੁੜ ਗਿਆ ਰਾਹ ਵਿਚ ਜੰਗਲ ਪੈਂਦਾ ਸੀ ਜਿਥੇ ਦੁੱਲਾ ਭੱਟੀ ਨਾਂ ਦਾ ਇਕ ਸੂਰਮਾ ਡਾਕੂ ਆਮ ਬਿਚਰਦਾ ਸੀ ਜਿਸਤੋ ਸਾਰੇ ਡਰਦੇ ਸਨ। ਦੁੱਲਾ ਭੱਟੀ ਆਪਣੇ ਘਰ ਲਿਜਾਣ ਲਾਇ ਰਾਜੀ ਨਾ ਹੋਏ। ਬ੍ਰਾਹਮਣ ਬਸ ਉਸ ਸਮੇ ਦੋ ਇਕੱਠੇ ਵਿਆਹ ਕਰਨ ਲਾਇ ਰੱਖੋ ਨਹੀਂ ਸੀ। ਉਹ ਨਿਰਾਸ਼ ਹੋ ਕੇ ਘਰ ਮੁੜ ਗਿਆ। ਉਸ ਬ੍ਰਾਹਮਣ ਨੂੰ ਜੰਗਲੇ ਚ ਆ ਕੇ ਦੁਹਲਾ ਭੱਟੀ ਦਾ ਖ਼ਯਾਲ ਆਯਾ ਉਹ ਦੁਹੱਲਾ ਦੇ ਭਾਲ ਕਰਦਾ ਹੋਇਆ ਧਉਲੇ ਪਾਸ ਪੁੱਜ ਗਿਆ ਤੇ ਉਸਨੇ ਆਪਣੀ ਬੇਬੇਈਆਂ ਦਾਸਤਾਨ ਸੁਣਾਈ ਡੁਲ੍ਹੇ ਨੇ ਆਖਿਆ ਤੂੰ ਕੋਈ ਫਿਕਰ ਨਾ ਕਰ ਤੇਰੀਆਂ ਧਿਆ ਮੇਰੀਆਂ ਧਿਆ ਨੇ ਮੈਂ ਓਹਨਾ ਦਾ ਵਿਆਹ ਅਉਪਣੇ ਹਾਥੀ ਅੱਪਕਰਾ ਗਏ ਤੂੰ ਨਿਸ਼ਚਿੰਤ ਹੋ ਕੇ ਆਪਣੇ ਘਰ ਨੂੰ ਮੁੜ ਜਾ ਡੁਲ੍ਹੇ ਨੇ ਕੁੜੀਆਂ ਦੇ ਬਾਤ ਦਾ ਤੇ ਸੋਹਰੇ ਦਾ ਠੂ ਪਤਾ ਪੁੱਛ ਕੇ ਵਿਆਹ ਦਾ ਦਿਨ ਧਾਰ ਦਿੱਤੋ ਕੁੜੀਆਂ ਦੇ ਸੋਹਰਿਆ ਨੇ ਹਾਕਮ ਤੋਂ ਡਰਦਿਆਂ ਕਿਹਾ ਕੇ, ਉਹ ਰਾਤ ਸਮੇ ਹੀ ਵਿਆਹੁਣ ਆਉਣਗੇ। ਪਿੰਡ ਤਰੋ ਭਰ ਜੰਗਲੇ ਦੇ ਵਿਚ ਵਿਆਹ ਰਚੋੰਨ ਦਾ ਪ੍ਰਬੰਧ ਕੀਤਾ ਗਿਆ। ਰੋਸ਼ਨੀ ਲਇ ਲੱਕੜਾ ਇਕੱਠੀਆਂ ਕਰਕੇ ਅੱਗ ਬਾਲੀ ਗਯੀ। ਦੁੱਲੇ ਨੇ ਆਲੇ ਦੁਆਲੇ ਦੇ ਪਿੰਡ ਚੋ ਦਾਨ ਇਕੱਠਾ ਕੀਤਾ। ਪਿੰਡ ਵਿਚ ਜਿਨ੍ਹਾਂ ਦੇ ਘਰ ਨਵੇਂ ਵਿਆਹ ਹੋਏ ਸਨ ਜਾ ਜਿਨ੍ਹਾਂ ਦੇ ਬਾਲ ਜਾਮੇ ਸਨ ਓਹਨਾ ਨੇ ਵੀ ਸੁੰਦਰ ਮੁੰਦਰੀ ਦੇ ਵਿਆਹ ਦੇ ਆਪਣੇ ਵਲੋਂ ਕੁਛ ਨਾ ਕੁਛ ਗੁੜ ਸ਼ੱਕਰ ਤੇ ਦਾਣੇ ਆਦਿ ਰੂਪ ਵਿਚ ਦਾਨ ਦਿੱਤਾ।

ਕਿਹਾ ਜਾਂਦਾ ਹੈ ਕਿ ਓਦੋ ਤੋਂ ਲੋਹੜੀ ਮਨਾਉਣ ਦਾ ਰਿਵਾਜ ਪੈ ਗਿਆ। ਢੁਲਾ ਭੱਟੀ ਪੰਜਾਬੀਊਆ ਦਾ ਹਰਮਨ ਪਯਾਰਾ ਲੋਕ ਨਾਇਕ ਹੈ। ਪੱਛਮੀ ਪੰਜਾਬ ਪਾਕਿਸ਼ਟਾਂ ਦੇ ਇਲਾਕੇ ਦੇ ਸੂਰਬੀਰ ਅਣਖੀ ਯੋਧਾ ਹੋਇਆ ਆ ਜਿਸਨੇ ਅਕਬਰ ਜਹੇ ਮੁਗ਼ਲ ਬੰਦਸ਼ ਬਿਰੁੱਧ ਬਗਾਵਤ ਦਾ ਝੰਡਾ ਬੁਲੰਦ ਕਰਕੇ ਆਪਣੇ ਬਾਪ ਦਾਦੇ ਦੀ ਮੌਟ ਦਾ ਬਦਲਾ ਲੈਣ ਲਇ ਆਪਣੀ ਸ਼ਹਾਦਤ ਦੇ ਦਿਤੀ ਤੇ ਪੰਜਾਬੀਆਂ ਦੇ ਦਿਲ ਤੇ ਰਾਜ ਕਰਨ ਲਗਾ। ਏ ਵਾਰਤਾ ਅਕਬਰ ਸਮਰਾਟ ਦੇ ਰਾਜ ਸਮੇ ਦੇ ਆ ਡੁਲ੍ਹੇ ਦਾ ਬੱਪ ਫ੍ਰੀਡ ਮੁਸਲਮਾਨ ਭਾਤਿ ਰਾਜਪੂਤ ਸੀ ਉਹ ਲਾਹੌਰ ਦੇ ਲਗੇ ਸਦਬਲ ਇਲਾਕੇ ਚ ਰਹਿੰਦਾ ਸੀ ਓਹਦਾ ਬਾਪ ਬੜਾ ਬਹਾਦਰ ਤੇ ਰਡਬ ਸੂਬਾ ਦਾ ਮਲਿਕ ਸੀ। ਉਹ ਮੁਗ਼ਲ ਸਰਕਾਰ ਦੇ ਇਨ ਮਨਾਂ ਤੋਂ ਇਨਕਾਰੀ ਸਨ। ਮਾਰ ਤਾੜ ਕਰਨੀ ਓਹਨਾ ਦਾ ਮਨ ਪਹੋੰਦਾ ਸ਼ੁਗਲ ਸੀ।

ਲਗਾਮ ਦੇ ਵਸੂਲੀ ਨਾ ਹੋਣ ਕਰਕੇ ਅਤੇ ਓਹਨਾ ਦੀਆਂ ਮਾਰ ਤਾੜ ਦੀਆਂ ਖਬਰਾਂ ਨੇ ਅਕਬਰ ਦੇ ਗੁਸੇ ਦਾ ਪਾਰਾ ਚਾੜ ਦਿਤਾ। ਅਕਬਰ ਨੇ ਓਹਨਾ ਦੋਨਾਂ ਦੀਆਂ ਮਸਕਾ ਬਨ ਕੇ ਦਰਬਾਰ ਵਿਚ ਪੇਸ਼ ਕਰਨ ਦੇ ਹੁਕਮ ਦੇ ਦਿਤੇ। ਮੁਗ਼ਲ ਫੋਜ਼ਾਂ ਨੇ ਫਰੀਦ ਅਤੇ ਓਹਦੇ ਬਾਪ ਨੂੰ ਜਾ ਫੜਿਆ ਤੇ ਅਕਬਰ ਦੇ ਲਾਹੌਰ ਦਰਬਾਰ ਵਿਚ ਪੇਸ਼ ਕਰ ਦਿਤਾ ਅਕਬਰ ਨੇ ਅਗੇ ਲੋਕਾਂ ਵਿਚ ਦਹਿਸ਼ਤ ਫਲਾਂ ਲਾਇ ਓਹਨਾ ਦੇ ਸਰ ਕਲਾਮ ਕਰਕੇ ਲਾਸ਼ ਵਿਚ ਭੂਸ਼ ਭਰ ਕੇ ਲਾਹੌਰ ਸਾਹਿਬ ਦੇ ਮੁਖ ਦਵਾਰ ਤੇ ਭੁਖਿਆ ਲਾਮਕਾਨ ਦਾ ਹੁਕਮ ਦੇ ਦਿਤਾ ਫਰੀਦ ਤੇ ਓਹਦਾ ਬੱਪ ਬੈਰਕ ਮਾਰਦੇ ਹੋਏ ਸਿਹਦਾਤ ਦਾ ਜੈਮ ਬੀਜਿਆ ਸਿਹਦਾਤ ਸਮੇ ਓਹਦੇ ਪਤਨੀ ਪੰਜ ਮਹੀਨੇ ਦੇ ਗਰਬ ਬਾਤੀ ਸੀ ਫਰੀਦ ਦੇ ਮੌਤ ਤੋਂ ਚਗਾਰ ਮਹੀਨਿਆ ਪਿੱਛੋਂ ਡੁਲ੍ਹੇ ਦਾ ਜਾਮਣ ਹੋਇਆ ਉਸ ਦੀ ਦਾਦੀ ਅਤੇ ਮਾਂ ਓਹਦੇ ਚਹਿੱਰੇ ਨੂੰ ਵੇਖ ਕੇ ਨੂਰੋ ਨੂਰ ਹੋ ਗਿਆ। ਅਨੋਖਾ ਜਲਾਲ ਓਹਦੇ ਮੱਥੇ ਤੇ ਤਪਾਕ ਰਿਹਾ ਸੀ ਦਾਦੀ ਡੁਲ੍ਹੇ ਤੋਂ ਮੋੜਾ ਬਾਰ ਬਾਰ ਬਣਨ ਰਹੇ ਸੀ ਖੁਸ਼ੀ ਸੰਭਾਲਿਆ ਸੰਬਲ ਨਹੀਂ ਰਹੀ ਸੀ ਉਸ ਇਲਾਕੇ ਦਾ ਇਕ ਮੁਗ਼ਲ ਹਾਕਮ ਬੜਾ ਨਿਰਦਈ ਉਹ ਨੌਜਵਾਨ ਕੁਵਾਂਰੀਆਂ ਕੁੜੀਆਂ ਨੂੰ ਚੋਰੀ ਚੁੱਕ ਕੇ ਲੈ ਜਾਯਾ ਕਰਦਾ ਸੀ। ਉਸ ਹਾਕਮ ਦੇ ਕਣੀ ਸੁੰਦਰ ਮੁੰਦਰੀ ਦੀ ਹੁਸਨ ਦੀ ਗੱਲ ਸੁਨ ਪੈ। ਸ ਨੇ ਇਨਾਂ ਨੂੰ ਚੋਰੀ ਚੁੱਕਣ ਦੇ ਬਣਾ ਲਾਇ ਇਸ ਗੱਲ ਦੀ ਭਿਣਕ ਗਰੀਬ ਬ੍ਰਾਮਣ ਨੂੰ ਪੈ ਗਯੀ ਓਹਨੇ ਕੁੜੀਆਂ ਦੇ ਸੋਹਰੇ ਘਰ ਜਾ ਕੇ ਆਖਿਆ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

ਰਾਹ ਵਿਚ ਜੰਗਲੇ ਪੈਂਦਾ ਸੀ ਜਿਥੇ ਢੁਲਾਲ ਭਾਤਿ ਨਾਮੁ ਦਾ ਇਕ ਸੂਰਮਾ ਡੱਕੂ ਆਮ ਬਿਚਰਦਾ ਸੀ ਜਿਸਤੋ ਸਾਰੇ ਡਰਦੇ ਸਨ ਗਰੀਬਾ ਦਾ ਬੜਾ ਹਮਦਰਦ ਸੀ। ਉਹ ਅਮੀਰਾਂ ਤੇ ਨੂੰ ਲੁੱਟਦਾ ਸੀ ਤੇ ਲੁੱਟ ਦਾ ਮਾਲ ਗਰੀਬਾਂ ਵਿੱਚੋ ਵੰਡ ਦਿੰਦਾ। ਉਸ ਬ੍ਰਾਹਮਣ ਨੂੰ ਜੰਗਲ ਵਿਚ ਆ ਕੇ ਦੁੱਲਾ ਭੱਟੀ ਦਾ ਖ਼ਯਾਲ ਆਯਾ ਉਹ ਦੁੱਲੇ ਦੀ ਭਾਲ ਕਰਦਾ ਹੋਇਆ ਦੁੱਲੇ ਪਾਸ ਪੁੱਜ ਗਿਆ ਤੇ ਉਸਨੇ ਆਪਣੀ ਵੇਦਨਾ ਜਾ ਸੁਣਾਈ। ਡੁਲ੍ਹੇ ਨੇ ਆਖਿਆ ਤੂੰ ਕੋਈ ਫਿਕਰ ਨਾ ਕਰ ਤੇਰੀਆਂ ਧਿਆ ਮੇਰੀਆਂ ਧਿਆ ਨੇ ਮੈਂ ਓਹਨਾ ਦਾ ਵਿਆਹ ਅਉਪਣੇ ਹਾਥੀ ਅੱਪਕਰਾ ਗਏ ਤੂੰ ਨਿਸ਼ਚਿੰਤ ਹੋ ਕੇ ਆਪਣੇ ਘਰ ਨੂੰ ਮੁੜ ਜਾ ਦੁੱਲੇ ਨੇ ਕੁੜੀਆਂ ਦੇ ਬਾਪ ਦਾ ਤੇ ਸੋਹਰੇ ਦਾ ਥਾਂ ਪਤਾ ਪੁੱਛ ਕੇ ਵਿਆਹ ਦਾ ਦਿਨ ਧਰ ਦਿਤਾ। ਕੁੜੀਆਂ ਦੇ ਸੋਹਰਿਆ ਨੇ ਹਾਕਮ ਤੋਂ ਡਰਦਾ ਕਿਹਾ ਕੇ ਉਹ ਰਾਤ ਹਨੇਰੇ ਵਿਆਹੁਣ ਆਂ ਗਏ ਪਿੰਡ ਤਰੋ ਭਰ ਜੰਗਲੇ ਦੇ ਵਿਚ ਵਿਆਹ ਰਚਣ ਦਾ ਪ੍ਰਬੰਧ ਕੀਤਾ ਗਿਆ ਰੋਸ਼ਨੀ ਲਾਇ ਲੱਕੜੀਆਂ ਇਕੱਠਿਆ ਕਰਕੇ ਅੱਗ ਬਾਲੀ ਗਯੀ। ਡੁਲ੍ਹੇ ਨੇ ਆਲੇ ਦੁਆਲੇ ਦੇ ਪਿੰਡਾਂ ਚੋ ਦਾਨ ਇਕੱਠਾ ਕੀਤਾ। ਪਿੰਡ ਵਿਚ ਜਿਨ੍ਹਾਂ ਦੇ ਘਰ ਨਵੇਂ ਵਿਆਹ ਹੋਏ ਸਨ ਜਾ ਜਿਨ੍ਹਾਂ ਦੇ ਬਾਲ ਜਾਮੇ ਸਨ ਓਹਨਾ ਨੇ ਵੀ ਸੁੰਦਰ ਮੁੰਦਰੀ ਦੇ ਵਿਆਹ ਦੇ ਵਿਚ ਆਪਣੇ ਵਲੋਂ ਦਾਣੇ ਜਾ ਕੁਜ ਗੁਰਡ ਸ਼ੱਕਰ ਅੱਪ ਦੇ ਰੂਪ ਵਿਚ ਡੰਨ ਕੀਤਾ ਡੁਲ੍ਹੇ ਕੋਲ ਕਾਨਿਆਂ ਦਾਨ ਦੇਣ ਲਾਇ ਇਕ ਸ਼ਿਕਾਰ ਦੇ ਸ਼ੀਸ਼ੀ ਸੀ ਗਰੀਬ ਕੁੜੀਆਂ ਦਾ ਦੁੱਲਾ ਤੁਰ ਗਿਆ ਤੇ ਗਰੀਬ ਬ੍ਰਾਹਮਣ ਨੇ ਡੁਲ੍ਹੇ ਦਾ ਲੱਖ ਲੱਖ ਸ਼ੁਕਰ ਕੀਤਾ ਕਿਹਾ ਜਾਂਦਾ ਹੈ ਕਿ ਓਦੋ ਤੋਂ ਲੋਹੜੀ ਮਨਾਉਣ ਦਾ ਰਿਵਾਜ ਪੈ ਗਿਆ। ਢੁਲਾ ਭੱਟੀ ਪੰਜਾਬੀ ਦੀਆਂ ਦਾ ਹਰਮਨ ਪਯਾਰਾ ਲੋਕ ਨਾਇਕ ਹੈ। ਪੱਛਮੀ ਪੰਜਾਬ ਪਾਕਿਸ਼ਟਾਂ ਦੇ ਇਲਾਕੇ ਦੇ ਦਾ ਸੂਰਬੀਰ ਅਣਖੀ ਯੋਧਾ ਹੋਇਆ ਆ ਜਿਸਨੇ ਅਕਬਰ ਜਹੇ ਮੁਗ਼ਲ ਬੰਦਸ਼ ਬਿਰੁੱਧ ਬਗਾਵਤ ਦਾ ਝੰਡਾ ਬੁਲੰਦ ਕਰਕੇ ਆਪਣੇ ਬਾਪ ਦਾਦੇ ਦਾ ਮੌਤ ਦਾ ਬਦਲਾ ਲੈਣ ਲਾਇ ਸਿਹਦਾਤ ਦੇ ਦਿਤੀ ਤੇ ਪੰਜਾਬੀਆਂ ਦੇ ਦਿਲ ਤੇ ਰਾਜ ਕਰਨ ਲਗਾ ਅਕਬਰ ਸਮਰਾਟ ਦੇ ਰਾਜ ਸਮੇ ਦੇ ਆ ਡੁਲ੍ਹੇ ਦਾ ਬੱਪ ਫ੍ਰੀਡ ਮੁਸਲਮਾਨ ਭਾਤਿ ਰਾਜਪੂਤ ਸੀ ਉਹ ਲਾਹੌਰ ਦੇ ਲਗੇ ਸਦਬਲ ਇਲਾਕੇ ਚ ਰਹਿੰਦਾ ਸੀ ਓਹਦਾ ਬਾਪ ਬੜਾ ਬਹਾਦਰ ਤੇ ਅੜਪ ਸੁਬਾਵ ਦਾ ਮਲਿਕ ਸੀ। ਉਹ ਮੁਗਲ ਸਰਕਾਰ ਦੇ ਇਨ ਮਨਣ ਤੋਂ ਇਨਕਾਰੀ ਸਨ। ਮਾਰ ਤਾੜ ਕਰਨੀ ਓਹਨਾ ਦਾ ਮਨ ਪਹੋੰਦਾ ਸ਼ੁਗਲ ਸੀ। ਓਹਨਾ ਨੇ ਬਾਦਸ਼ਾਹ ਨੂੰ ਜਮੀਨ ਦਾ ਲਗਾਨ ਦੇਣਾ ਬੰਦ ਕਰ ਦਿਤਾ। ਮੁਗ਼ਲ ਸਰਕਾਰ ਦੇ ਕਰਮਚਾਰੀਆਂ ਨੂੰ ਸਮਝ ਦੇ ਤੇ ਲੁੱਟ ਮਾਰ ਕੇ ਭਜਾ ਦਿੰਦੇ। ਲਗਾਮ ਦੇ ਵਸੂਲੀ ਨਾ ਹੋਣ ਕਰਕੇ ਅਤੇ ਓਹਨਾ ਡਾ ਮਾਰ ਤੋਰ ਡਾ ਖ਼ਬਰ ਨੇ ਅਕਬਰ ਦੇ ਗੁਸੇ ਦਾ ਬਾਹਰ ਚੜ੍ਹ ਦਿਤਾ ਅਕਬਰ ਨੇ ਓਹਨਾ ਦੋਨੋ ਦੇਇ